ਅਬਦੁਲ ਕਲਾਮ ਟੁਮਕੁਰ ਗਏ ਸਨ ਕਲਾਮ ਸਾਹਿਬ ਨੇ ਇਸ ਮੌਕੇ ਪੂਜਨੀਕ ਸਵਾਮੀ ਜੀ ਲਈ ਇੱਕ ਕਵਿਤਾ ਸੁਣਾਈ ਸੀ ਉਨ੍ਹਾਂ ਕਿਹਾ ਸੀ
ਓ ਮਾਈ ਫੈਲੋ ਸਿਟੀਜ਼ਨਜ਼ ਆਈਐਨ ਗਿਵਿੰਗ ਯੂ ਰਿਸੀਵ ਹੈਪੀਨੈੱਸ
ਆਈਐਨ ਬੌਡੀ ਐਂਡ ਸੌਲ ਯੂ ਹੇਵ ਐਵਰੀਥਿੰਗ ਟੋ ਗਿਵ
ਆਈਐਫ ਯੂ ਹੇਵ ਨਾਊਲੈੱਡਜ ਸ਼ੇਅਰ ਇਤ
ਆਈਐਫ ਯੂ ਹੇਵ ਰਿਸੋਰਸਿਜ਼ ਸ਼ੇਅਰ ਥੇਮ ਵਿਥ ਥੇ ਨੀਡੀ
ਯੂ ਯੂਰ ਮਾਈਂਡ ਐਂਡ ਹਰਟ
ਟੋ ਰਿਮੂਵ ਥੇ ਪੈਨ ਐਂਡ ਸਫਰਿੰਗ ਐਂਡ ਚੀਰ ਥੇ ਸਦ ਹਾਰਟਸ
ਆਈਐਨ ਗਿਵਿੰਗ ਯੂ ਰਿਸੀਵ ਹੈਪੀਨੈੱਸ ਅਲਮਾਈਟੀ ਵਿਲ ਬਲੈੱਸ ਅੱਲ ਯੂਰ ਐਕਸ਼ਨਜ਼
ਕਲਾਮ ਸਾਹਿਬ ਦੀ ਇਹ ਕਵਿਤਾ ਸ਼੍ਰੀ ਸ਼੍ਰੀ ਸ਼੍ਰੀ ਸ਼ਿਵ ਕੁਮਾਰ ਸਵਾਮੀ ਜੀ ਦੇ ਜੀਵਨ ਅਤੇ ਸਿੱਧਗੰਗਾ ਮੱਠ ਦੇ ਮਿਸ਼ਨ ਨੂੰ ਸੋਹਣੇ ਢੰਗ ਨਾਲ ਪੇਸ਼ ਕਰਦੀ ਹੈ ਇੱਕ ਵਾਰ ਫਿਰ ਮੈਂ ਅਜਿਹੇ ਮਹਾਪੁਰਖ ਨੂੰ ਆਪਣੀ ਸ਼ਰਧਾਸੁਮਨ ਭੇਟ ਕਰਦਾ ਹਾਂ

ਜਦੋਂ ਅਸੀਂ ਸੁਣਦੇ ਹਾਂ ਕਿ ਹਿਮਾਚਲ ਪ੍ਰਦੇਸ਼ ਵਿੱਚ ਸਮੁੰਦਰ ਤਲ ਤੋਂ 15000 ਫੁੱਟ ਦੀ ਉਚਾਈ ਵਾਲੇ ਖੇਤਰ ਵਿੱਚ ਵੀ ਮਤਦਾਨ ਕੇਂਦਰ ਸਥਾਪਿਤ ਕੀਤਾ ਜਾਂਦਾ ਹੈ ਤਾਂ ਅੰਡੇਮਾਨ ਅਤੇ ਨਿਕੋਬਾਰ ਦੇ ਦੀਪਸਮੂਹ ਵਿੱਚ ਦੂਰਦੁਰਾਡੇ ਦੇ ਦੀਪਾਂ ਵਿੱਚ ਵੀ ਵੋਟਿੰਗ ਦੀ ਵਿਵਸਥਾ ਕੀਤੀ ਜਾਂਦੀ ਹੈ ਅਤੇ ਤੁਸੀਂ ਗੁਜਰਾਤ ਦੇ ਵਿਸ਼ੇ ਬਾਰੇ ਤਾਂ ਜ਼ਰੂਰ ਸੁਣਿਆ ਹੋਣਾ ਕਿ ਗਿਰ ਦੇ ਜੰਗਲ ਵਿੱਚ ਇੱਕ ਦੂਰ ਦੇ ਖੇਤਰ ਵਿੱਚ ਇੱਕ ਪੋਲਿੰਗ ਬੂਥ ਜੋ ਸਿਰਫ ਇੱਕ ਵੋਟਰ ਲਈ ਹੈ ਕਲਪਨਾ ਕਰੋ ਕੇਵਲ ਇੱਕ ਵੋਟਰ ਲਈ ਜਦ ਇਨ੍ਹਾਂ ਗੱਲਾਂ ਨੂੰ ਸੁਣਦੇ ਹਾਂ ਤਾਂ ਚੋਣ ਆਯੋਗ ਉੱਪਰ ਮਾਣ ਹੋਣਾ ਬਹੁਤ ਸੁਭਾਵਿਕ ਹੈ ਉਸ ਇੱਕ ਵੋਟਰ ਦਾ ਧਿਆਨ ਰੱਖਦਿਆਂ ਹੋਇਆਂ ਉਸ ਵੋਟਰ ਨੂੰ ਉਸ ਦੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਦਾ ਮੌਕਾ ਮਿਲੇ ਇਸ ਦੇ ਲਈ ਚੋਣ ਆਯੋਗ ਦੇ ਕਰਮਚਾਰੀਆਂ ਦੀ ਪੂਰੀ ਟੀਮ ਦੂਰਦਰਾਜ ਦੇ ਖੇਤਰਾਂ ਵਿੱਚ ਜਾਂਦੀ ਹੈ ਅਤੇ ਉਹ ਵੋਟਿੰਗ ਦੀ ਵਿਵਸਥਾ ਕਰਦੇ ਹਨ ਅਤੇ ਇਹੀ ਤਾਂ ਸਾਡੇ ਲੋਕਤੰਤਰ ਦੀ ਖੂਬਸੂਰਤੀ ਹੈ
ਮੈਂ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਨਿਰੰਤਰ ਕੋਸ਼ਿਸ਼ ਲਈ ਚੋਣ ਆਯੋਗ ਦੀ ਸ਼ਲਾਘਾ ਕਰਦਾ ਹਾਂ ਮੈਂ ਸਾਰੇ ਰਾਜਾਂ ਦੇ ਚੋਣ ਆਯੋਗ ਦਾ ਸਾਰੇ ਸੁਰੱਖਿਆ ਕਰਮਚਾਰੀਆਂ ਦੀ ਹੋਰਨਾਂ ਕਰਮਚਾਰੀਆਂ ਦੀ ਵੀ ਸ਼ਲਾਘਾ ਕਰਦਾ ਹਾਂ ਜੋ ਮਤਦਾਨ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹਨ ਅਤੇ ਸੁਤੰਤਰ ਤੇ ਨਿਰਪੱਖ ਚੋਣਾਂ ਨਿਸ਼ਚਿਤ ਕਰਦੇ ਹਨ

ਸੁਭਾਸ਼ ਬਾਬੂ ਨੂੰ ਹਮੇਸ਼ਾ ਇੱਕ ਵੀਰ ਸੈਨਿਕ ਅਤੇ ਕੁਸ਼ਲ ਸੰਗਠਨਕਰਤਾ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ ਇੱਕ ਅਜਿਹਾ ਵੀਰ ਸੈਨਿਕ ਜਿਸ ਨੇ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ ਦਿੱਲੀ ਚਲੋ ਤੁਮ ਮੁਝੇ ਖੂਨ ਦੋ ਮੈਂ ਤੁਮਹੇ ਆਜ਼ਾਦੀ ਦੂੰਗਾ ਵਰਗੇ ਜੋਸ਼ੀਲੇ ਨਾਅਰਿਆਂ ਨਾਲ ਨੇਤਾ ਜੀ ਨੇ ਹਰ ਭਾਰਤੀ ਦੇ ਦਿਲ ਵਿੱਚ ਥਾਂ ਬਣਾਈ ਕਈ ਵਰ੍ਹਿਆਂ ਤੱਕ ਇਹ ਮੰਗ ਰਹੀ ਕਿ ਨੇਤਾ ਜੀ ਨਾਲ ਜੁੜੀਆਂ ਫਾਈਲਾਂ ਨੂੰ ਜਨਤਕ ਕੀਤਾ ਜਾਵੇ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਲੋਕ ਇਹ ਕੰਮ ਕਰ ਸਕੇ ਮੈਨੂੰ ਉਹ ਦਿਨ ਯਾਦ ਹੈ ਜਦੋਂ ਨੇਤਾ ਜੀ ਦਾ ਸਾਰਾ ਪਰਿਵਾਰ ਪ੍ਰਧਾਨ ਮੰਤਰੀ ਨਿਵਾਸ ਆਇਆ ਸੀ ਅਸੀਂ ਮਿਲ ਕੇ ਨੇਤਾ ਜੀ ਨਾਲ ਜੁੜੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕੀਤੀ
ਮੈਨੂੰ ਖੁਸ਼ੀ ਹੈ ਕਿ ਭਾਰਤ ਦੇ ਮਹਾਨ ਨਾਇਕਾਂ ਨਾਲ ਜੁੜੀਆਂ ਕਈ ਥਾਵਾਂ ਨੂੰ ਦਿੱਲੀ ਵਿੱਚ ਵਿਕਸਿਤ ਕਰਨ ਦੀ ਕੋਸ਼ਿਸ਼ ਹੋਈ ਹੈ ਭਾਵੇਂ ਉਹ ਬਾਬਾ ਸਾਹਿਬ ਅੰਬੇਡਕਰ ਨਾਲ ਜੁੜਿਆ 26 ਅਲੀਪੁਰ ਰੋਡ ਹੋਵੇ ਜਾਂ ਫਿਰ ਸਰਦਾਰ ਪਟੇਲ ਸੰਗ੍ਰਹਿਆਲਾ ਹੋਵੇ ਜਾਂ ਫਿਰ ਕ੍ਰਾਂਤੀ ਮੰਦਿਰ ਹੋਵੇ ਜੇਕਰ ਤੁਸੀਂ ਦਿੱਲੀ ਆਓ ਤਾਂ ਇਨ੍ਹਾਂ ਥਾਵਾਂ ਨੂੰ ਜ਼ਰੂਰ ਵੇਖਣ ਜਾਓ
ਮੇਰੇ ਪਿਆਰੇ ਦੇਸ਼ਵਾਸੀਓ ਅੱਜ ਜਦ ਅਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਬਾਰੇ ਚਰਚਾ ਕਰ ਰਹੇ ਹਾਂ ਉਹ ਵੀ ਮਨ ਕੀ ਬਾਤ ਵਿੱਚ ਤਾਂ ਮੈਂ ਤੁਹਾਡੇ ਨਾਲ ਨੇਤਾ ਜੀ ਦੀ ਜ਼ਿੰਦਗੀ ਨਾਲ ਜੁੜਿਆ ਇਕ ਕਿੱਸਾ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਹਮੇਸ਼ਾ ਤੋਂ ਰੇਡੀਓ ਨੂੰ ਲੋਕਾਂ ਨਾਲ ਜੁੜਨ ਦਾ ਇੱਕ ਮਹੱਤਵਪੂਰਨ ਜ਼ਰੀਆ ਮੰਨਿਆ ਹੈ ਉਸੇ ਤਰ੍ਹਾਂ ਨੇਤਾ ਜੀ ਦਾ ਵੀ ਰੇਡੀਓ ਨਾਲ ਕਾਫੀ ਗਹਿਰਾ ਰਿਸ਼ਤਾ ਸੀ ਅਤੇ ਉਨ੍ਹਾਂ ਨੇ ਵੀ ਦੇਸ਼ਵਾਸੀਆਂ ਨਾਲ ਸੰਵਾਦ ਕਰਨ ਲਈ ਰੇਡੀਓ ਨੂੰ ਚੁਣਿਆ ਸੀ
1942 ਚ ਸੁਭਾਸ਼ ਬਾਬੂ ਨੇ ਆਜ਼ਾਦ ਹਿੰਦ ਰੇਡੀਓ ਦੀ ਸ਼ੁਰੂਆਤ ਕੀਤੀ ਸੀ ਅਤੇ ਰੇਡੀਓ ਦੇ ਮਾਧਿਅਮ ਰਾਹੀਂ ਉਹ ਆਜ਼ਾਦ ਹਿੰਦ ਫੌਜ ਦੇ ਸੈਨਿਕਾਂ ਨਾਲ ਅਤੇ ਦੇਸ਼ ਦੇ ਲੋਕਾਂ ਨਾਲ ਸੰਵਾਦ ਕਰਿਆ ਕਰਦੇ ਸਨ ਸੁਭਾਸ਼ ਬਾਬੂ ਦਾ ਰੇਡੀਓ ਉੱਪਰ ਗੱਲਬਾਤ ਕਰਨ ਦਾ ਇਕ ਵੱਖਰਾ ਹੀ ਅੰਦਾਜ਼ ਸੀ ਉਹ ਗੱਲਬਾਤ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਕਿਹਾ ਕਰਦੇ ਸਨ ਥਿਸ ਆਈਐਸ ਸੁਭਾਸ਼ ਚੰਦਰ ਬੋਸ ਸਪੀਕਿੰਗ ਟੋ ਯੂ ਓਵਰ ਥੇ ਅਜ਼ਾਦ ਹਿੰਦ ਰੇਡੀਓ ਅਤੇ ਇੰਨਾ ਸੁਣਦਿਆਂ ਹੀ ਸਰੋਤਿਆਂ ਵਿੱਚ ਜਿਵੇਂ ਇੱਕ ਨਵਾਂ ਜੋਸ਼ ਇੱਕ ਨਵੀਂ ਊਰਜਾ ਦਾ ਸੰਚਾਰ ਹੋ ਜਾਂਦਾ
ਮੈਨੂੰ ਦੱਸਿਆ ਗਿਆ ਕਿ ਇਹ ਰੇਡੀਓ ਸਟੇਸ਼ਨ ਹਫ਼ਤਾਵਾਰ ਸਮਾਚਾਰ ਬੁਲੇਟਿਨ ਵੀ ਪ੍ਰਸਾਰਿਤ ਕਰਦਾ ਸੀ ਜੋ ਅੰਗਰੇਜ਼ੀ ਹਿੰਦੀ ਤਮਿਲ ਬਾਂਗਲਾ ਮਰਾਠੀ ਪੰਜਾਬੀ ਪਸ਼ਤੋ ਅਤੇ ਉਰਦੂ ਆਦਿ ਭਾਸ਼ਾਵਾਂ ਵਿੱਚ ਹੁੰਦੇ ਸਨ ਇਸ ਰੇਡੀਓ ਸਟੇਸ਼ਨ ਦੇ ਸੰਚਾਲਨ ਵਿੱਚ ਗੁਜਰਾਤ ਦੇ ਰਹਿਣ ਵਾਲੇ ਐੱਮ
ਵਿਆਸ ਜੀ ਨੇ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਆਜ਼ਾਦ ਹਿੰਦ ਰੇਡੀਓ ਉੱਪਰ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਆਮ ਲੋਕਾਂ ਦਰਮਿਆਨ ਕਾਫੀ ਹਰਮਨਪਿਆਰੇ ਸਨ ਅਤੇ ਉਨ੍ਹਾਂ ਦੇ ਪ੍ਰੋਗਰਾਮਾਂ ਨਾਲ ਸਾਡੇ ਸੁਤੰਤਰਤਾ ਸੰਗ੍ਰਾਮ ਦੇ ਯੋਧਿਆਂ ਨੂੰ ਵੀ ਬਹੁਤ ਤਾਕਤ ਮਿਲੀ
ਇਸੇ ਕ੍ਰਾਂਤੀ ਮੰਦਿਰ ਵਿੱਚ ਇੱਕ ਦ੍ਰਿਸ਼ ਕਲਾ ਸੰਗ੍ਰਹਿਆਲਾ ਵੀ ਬਣਾਇਆ ਗਿਆ ਹੈ ਭਾਰਤੀ ਕਲਾ ਅਤੇ ਸੱਭਿਆਚਾਰ ਬਾਰੇ ਬਹੁਤ ਹੀ ਲੁਭਾਵਣੇ ਤਰੀਕੇ ਨਾਲ ਦੱਸਣ ਦੀ ਇਹ ਕੋਸ਼ਿਸ਼ ਹੈ ਸੰਗ੍ਰਹਿਆਲਾ ਵਿੱਚ ਚਾਰ ਇਤਿਹਾਸਕ ਐਕਸ਼ੀਬਿਸ਼ਨਜ਼ ਹਨ ਅਤੇ ਉੱਥੇ ਤਿੰਨ ਸਦੀਆਂ ਪੁਰਾਣੀਆਂ 450 ਤੋਂ ਜ਼ਿਆਦਾ ਪੇਂਟਿੰਗਜ਼ ਅਤੇ ਆਰਟ ਵਰਕ ਮੌਜੂਦ ਹੈ ਸੰਗ੍ਰਹਿਆਲਾ ਵਿੱਚ ਅੰਮ੍ਰਿਤਾ ਸ਼ੇਰਗਿਲ ਰਾਜਾ ਰਵੀ ਵਰਮਾ ਅਵਨੇਂਦਰ ਨਾਥ ਟੈਗੋਰ ਗਗਨੇਂਦਰ ਨਾਥ ਟੈਗੋਰ ਨੰਦ ਲਾਲ ਬੋਸ ਯਾਮਿਨੀ ਰਾਏ ਸੈਲੋਜ਼ ਮੁਖਰਜੀ ਵਰਗੇ ਮਹਾਨ ਕਲਾਕਾਰਾਂ ਦੇ ਉੱਤਮ ਕਾਰਜਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਮੈਂ ਤੁਹਾਨੂੰ ਸਭ ਨੂੰ ਵਿਸ਼ੇਸ਼ ਰੂਪ ਵਿੱਚ ਬੇਨਤੀ ਕਰਾਂਗਾ ਕਿ ਤੁਸੀਂ ਉੱਥੇ ਜਾਓ ਅਤੇ ਗੁਰੂ ਦੇਵ ਰਾਬਿੰਦਰ ਨਾਥ ਟੈਗੋਰ ਜੀ ਦੇ ਕੰਮਾਂ ਨੂੰ ਜ਼ਰੂਰ ਵੇਖੋ

ਮੇਰੇ ਪਿਆਰੇ ਦੇਸ਼ਵਾਸੀਓ ਭਾਰਤ ਸੰਤਾਂ ਦੀ ਭੂਮੀ ਹੈ ਸਾਡੇ ਸੰਤਾਂ ਨੇ ਆਪਣੇ ਵਿਚਾਰਾਂ ਅਤੇ ਕੰਮਾਂ ਦੇ ਮਾਧਿਅਮ ਰਾਹੀਂ ਸਦਭਾਵਨਾ ਸਮਾਨਤਾ ਅਤੇ ਸਮਾਜਿਕ ਸਸ਼ਕਤੀਕਰਨ ਦਾ ਸੰਦੇਸ਼ ਦਿੱਤਾ ਹੈ ਅਜਿਹੇ ਹੀ ਇੱਕ ਸੰਤ ਸਨ ਸੰਤ ਰਵਿਦਾਸ 19 ਫਰਵਰੀ ਨੂੰ ਰਵਿਦਾਸ ਜਯੰਤੀ ਹੈ ਸੰਤ ਰਵਿਦਾਸ ਜੀ ਦੇ ਦੋਹੇ ਬਹੁਤ ਪ੍ਰਸਿੱਧ ਹਨ ਸੰਤ ਰਵਿਦਾਸ ਜੀ ਕੁਝ ਹੀ ਪੰਗਤੀਆਂ ਦੇ ਮਾਧਿਅਮ ਰਾਹੀਂ ਵੱਡੇ ਤੋਂ ਵੱਡਾ ਸੰਦੇਸ਼ ਦਿੰਦੇ ਸਨ ਉਨ੍ਹਾਂ ਨੇ ਕਿਹਾ ਸੀ
ਜਾਤਿਜਾਤਿ ਮੈਂ ਜਾਤਿ ਹੈ
ਜੋ ਕੇਤਨ ਕੇ ਪਾਤ
ਰੈਦਾਸ ਮਨੁਸ਼ ਨਾ ਜੁੜ ਸਕੇ
ਜਬ ਤਕ ਜਾਤਿ ਨਾ ਜਾਤ
जातिजाति में जाति है
जो केतन के पात
रैदास मनुष ना जुड़ सके
जब तक जाति न जात
ਜਿਸ ਤਰ੍ਹਾਂ ਕੇਲੇ ਦੇ ਤਣੇ ਨੂੰ ਛਿੱਲਿਆ ਜਾਏ ਤਾਂ ਪੱਤੇ ਹੇਠਾਂ ਪੱਤਾ ਫਿਰ ਪੱਤੇ ਹੇਠਾਂ ਪੱਤਾ ਅਤੇ ਅੰਤ ਵਿੱਚ ਕੁਝ ਨਹੀਂ ਨਿਕਲਦਾ ਪਰ ਪੂਰਾ ਰੁੱਖ ਖਤਮ ਹੋ ਜਾਂਦਾ ਹੈ ਠੀਕ ਉਸੇ ਤਰ੍ਹਾਂ ਇਨਸਾਨ ਨੂੰ ਵੀ ਜ਼ਾਤਾਂ ਵਿੱਚ ਵੰਡ ਦਿੱਤਾ ਗਿਆ ਹੈ ਅਤੇ ਇਨਸਾਨ ਰਿਹਾ ਹੀ ਨਹੀਂ ਉਹ ਕਿਹਾ ਕਰਦੇ ਸਨ ਕਿ ਜੇਕਰ ਹਕੀਕਤ ਚ ਭਗਵਾਨ ਹਰ ਇਨਸਾਨ ਵਿੱਚ ਹੁੰਦਾ ਹੈ ਤਾਂ ਉਨ੍ਹਾਂ ਨੂੰ ਜਾਤ ਪੰਥ ਅਤੇ ਹੋਰਨਾਂ ਸਮਾਜਿਕ ਅਧਾਰਾਂ ਉੱਪਰ ਵੰਡਣਾ ਠੀਕ ਨਹੀਂ
ਗੁਰੂ ਰਵਿਦਾਸ ਜੀ ਦਾ ਜਨਮ ਵਾਰਾਣਸੀ ਦੀ ਪਵਿੱਤਰ ਭੂਮੀ ਤੇ ਹੋਇਆ ਸੀ ਸੰਤ ਰਵਿਦਾਸ ਜੀ ਨੇ ਆਪਣੇ ਸੰਦੇਸ਼ਾਂ ਦੇ ਮਾਧਿਅਮ ਨਾਲ ਆਪਣੇ ਪੂਰੇ ਜੀਵਨ ਕਾਲ ਵਿੱਚ ਮਿਹਨਤ ਅਤੇ ਮਿਹਨਤੀ ਦੀ ਅਹਿਮੀਅਤ ਨੂੰ ਸਮਝਾਉਣ ਦਾ ਯਤਨ ਕੀਤਾ ਜੇਕਰ ਇਹ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਦੁਨੀਆ ਨੂੰ ਮਿਹਨਤ ਦੀ ਪ੍ਰਤਿਸ਼ਠਾ ਦਾ ਅਸਲ ਅਰਥ ਸਮਝਾਇਆ ਉਹ ਕਹਿੰਦੇ ਸਨ
ਮਨ ਚੰਗਾ ਤੋ ਕਠੌਤੀ ਮੇਂ ਗੰਗਾ
मन चंगा तो कठौती में गंगा
ਭਾਵ ਜੇਕਰ ਤੁਹਾਡਾ ਮਨ ਅਤੇ ਹਿਰਦੇ ਪਵਿੱਤਰ ਹੈ ਤਾਂ ਖੁਦ ਈਸ਼ਵਰ ਤੁਹਾਡੇ ਹਿਰਦੇ ਵਿੱਚ ਨਿਵਾਸ ਕਰਦੇ ਹਨ ਸੰਤ ਰਵਿਦਾਸ ਜੀ ਦੇ ਸੰਦੇਸ਼ਾਂ ਨੇ ਹਰ ਤਬਕੇ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਚਾਹੇ ਚਿਤੌੜ ਦੇ ਮਹਾਰਾਜਾ ਅਤੇ ਰਾਣੀ ਹੋਣ ਜਾਂ ਫਿਰ ਮੀਰਾਬਾਈ ਹੋਣ ਸਾਰੇ ਉਨ੍ਹਾਂ ਦੇ ਅਨੁਯਾਈ ਸਨ
ਮੈਂ ਇੱਕ ਵਾਰ ਫਿਰ ਸੰਤ ਰਵਿਦਾਸ ਜੀ ਨੂੰ ਨਮਨ ਕਰਦਾ ਹਾਂ
ਮੇਰੇ ਪਿਆਰੇ ਦੇਸ਼ਵਾਸੀਓ ਕਿਰਣ ਸਿਦਰ ਨੇ ਮਾਈਗੋਵ ਤੇ ਲਿਖਿਆ ਹੈ ਕਿ ਮੈਂ ਭਾਰਤ ਦੇ ਪੁਲਾੜ ਪ੍ਰੋਗਰਾਮ ਅਤੇ ਉਸ ਦੇ ਭਵਿੱਖ ਨਾਲ ਜੁੜੇ ਪਹਿਲੂਆਂ ਤੇ ਚਾਨਣਾ ਪਾਵਾਂ ਉਹ ਮੇਰੇ ਤੋਂ ਇਹ ਵੀ ਚਾਹੁੰਦੇ ਹਨ ਕਿ ਮੈਂ ਵਿਦਿਆਰਥੀਆਂ ਨਾਲ ਪੁਲਾੜ ਪ੍ਰੋਗਰਾਮਾਂ ਵਿੱਚ ਰੁਚੀ ਲੈਣ ਅਤੇ ਕੁਝ ਅਲੱਗ ਹਟ ਕੇ ਅਸਮਾਨ ਤੋਂ ਵੀ ਅੱਗੇ ਜਾ ਕੇ ਸੋਚਣ ਦੀ ਬੇਨਤੀ ਕਰਾਂ ਕਿਰਣ ਜੀ ਮੈਂ ਤੁਹਾਡੇ ਇਸ ਵਿਚਾਰ ਅਤੇ ਵਿਸ਼ੇਸ਼ ਰੂਪ ਵਿੱਚ ਸਾਡੇ ਬੱਚਿਆਂ ਲਈ ਦਿੱਤੇ ਗਏ ਸੰਦੇਸ਼ ਦੀ ਪ੍ਰਸ਼ੰਸਾ ਕਰਦਾ ਹਾਂ
ਕੁਝ ਦਿਨ ਪਹਿਲਾਂ ਮੈਂ ਅਹਿਮਦਾਬਾਦ ਵਿਖੇ ਸੀ ਜਿੱਥੇ ਮੈਨੂੰ ਡਾ
ਵਿਕਰਮ ਸਾਰਾਭਾਈ ਦੀ ਮੂਰਤੀ ਦੇ ਉਦਘਾਟਨ ਦਾ ਸੁਭਾਗ ਪ੍ਰਾਪਤ ਹੋਇਆ ਡਾ

ਮੇਰੇ ਪਿਆਰੇ ਦੇਸ਼ਵਾਸੀਓ ਤੁਸੀਂ ਬਹੁਤ ਸਾਰੇ ਮੰਨੇਪ੍ਰਮੰਨੇ ਬਿਊਟੀ ਕੰਟੈਸਟ ਬਾਰੇ ਸੁਣਿਆ ਹੋਣਾ ਪਰ ਕੀ ਤੁਸੀਂ ਆਪਣੇ ਟਾਇਲਟ ਚਮਕਾਉਣ ਦੇ ਕੰਟੈਸਟ ਬਾਰੇ ਸੁਣਿਆ ਹੈ ਪਿਛਲੇ ਲਗਭਗ ਇੱਕ ਮਹੀਨੇ ਤੋਂ ਚੱਲ ਰਹੇ ਇਸ ਅਨੋਖੇ ਕੰਟੈਸਟ ਚ 50 ਲੱਖ ਤੋਂ ਜ਼ਿਆਦਾ ਸ਼ੌਚਾਲਿਆ ਨੇ ਹਿੱਸਾ ਲੈ ਵੀ ਲਿਆ ਹੈ ਇਸ ਅਨੋਖੇ ਕੰਟੈਸਟ ਦਾ ਨਾਮ ਹੈ ਸਵੱਛ ਸੁੰਦਰ ਸ਼ੌਚਾਲਿਆ ਲੋਕ ਆਪਣੇ ਸ਼ੌਚਾਲਿਆ ਨੂੰ ਸਾਫ ਰੱਖਣ ਦੇ ਨਾਲਨਾਲ ਉਸ ਨੂੰ ਰੰਗਰੋਗਨ ਕਰਕੇ ਕੁਝ ਪੇਂਟਿੰਗਜ਼ ਬਣਾ ਕੇ ਸੁੰਦਰ ਵੀ ਬਣਾ ਰਹੇ ਹਨ ਤੁਹਾਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਕੱਛ ਤੋਂ ਕਾਮਰੂਪ ਤੱਕ ਦੀਆਂ ਸਵੱਛ ਸੁੰਦਰ ਸ਼ੌਚਾਲਿਆ ਦੀਆਂ ਢੇਰ ਸਾਰੀਆਂ ਫੋਟੋਸ ਸੋਸ਼ੀਅਲ ਮੀਡੀਆ ਉੱਪਰ ਵੀ ਦੇਖਣ ਨੂੰ ਮਿਲ ਜਾਣਗੀਆਂ ਮੈਂ ਸਾਰੇ ਸਰਪੰਚਾਂ ਅਤੇ ਗ੍ਰਾਮ ਪ੍ਰਧਾਨਾਂ ਨੂੰ ਆਪਣੀ ਪੰਚਾਇਤ ਵਿੱਚ ਇਸ ਮੁਹਿੰਮ ਦੀ ਅਗਵਾਈ ਕਰਨ ਦੀ ਬੇਨਤੀ ਕਰਦਾ ਹਾਂ ਆਪਣੇ ਸਵੱਛ ਸੁੰਦਰ ਸ਼ੌਚਾਲਿਆ ਦੀ ਫੋਟੋ ਨੂੰ ਮਿਜ਼ੱਤਘਰ ਦੇ ਨਾਲ ਸੋਸ਼ਲ ਮੀਡੀਆ ਉੱਪਰ ਜ਼ਰੂਰ ਸ਼ੇਅਰ ਕਰੋ
ਸਾਥੀਓ 2 ਅਕਤੂਬਰ 2014 ਨੂੰ ਅਸੀਂ ਆਪਣੇ ਦੇਸ਼ ਨੂੰ ਸਵੱਛ ਬਣਾਉਣ ਅਤੇ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਨ ਲਈ ਇਕੱਠੇ ਮਿਲ ਕੇ ਹਮੇਸ਼ਾ ਯਾਦ ਰਹਿਣ ਵਾਲੀ ਯਾਤਰਾ ਸ਼ੁਰੂ ਕੀਤੀ ਸੀ ਭਾਰਤ ਦੇ ਜਨਜਨ ਦੇ ਸਹਿਯੋਗ ਨਾਲ ਅੱਜ ਭਾਰਤ 2 ਅਕਤੂਬਰ 2019 ਤੋਂ ਬਹੁਤ ਪਹਿਲਾਂ ਹੀ ਖੁੱਲ੍ਹੇ ਵਿੱਚ ਸ਼ੌਚਮੁਕਤ ਹੋਣ ਵੱਲ ਵਧ ਰਿਹਾ ਹੈ ਜਿਸ ਨਾਲ ਕਿ ਬਾਪੂ ਨੂੰ ਉਨ੍ਹਾਂ ਦੀ 150ਵੀਂ ਜਯੰਤੀ ਉੱਪਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਸਕੇ
ਸਵੱਛ ਭਾਰਤ ਦੀ ਇਸ ਹਮੇਸ਼ਾ ਯਾਦ ਰਹਿਣ ਵਾਲੀ ਯਾਤਰਾ ਵਿੱਚ ਮਨ ਕੀ ਬਾਤ ਦੇ ਸਰੋਤਿਆਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਇਸੇ ਲਈ ਤਾਂ ਤੁਹਾਡੇ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ 5 ਲੱਖ 50 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਅਤੇ 600 ਜ਼ਿਲ੍ਹਿਆਂ ਨੇ ਖੁਦ ਨੂੰ ਖੁੱਲ੍ਹੇ ਵਿੱਚ ਸ਼ੌਚਮੁਕਤ ਐਲਾਨ ਕਰ ਦਿੱਤਾ ਹੈ ਅਤੇ ਭਾਰਤ ਦੇ ਪਿੰਡਾਂ ਵਿੱਚ ਸਵੱਛਤਾ ਕਵਰੇਜ 98 ਨੂੰ ਪਾਰ ਕਰ ਗਈ ਹੈ ਅਤੇ ਤਕਰੀਬਨ 9 ਕਰੋੜ ਪਰਿਵਾਰਾਂ ਨੂੰ ਸ਼ੌਚਾਲਿਆ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ
ਮੇਰੇ ਨੰਨ੍ਹੇਮੁੰਨੇ ਸਾਥੀਓ ਇਮਤਿਹਾਨਾਂ ਦੇ ਦਿਨ ਆਉਣ ਵਾਲੇ ਹਨ ਹਿਮਾਚਲ ਪ੍ਰਦੇਸ਼ ਦੇ ਨਿਵਾਸੀ ਅੰਸ਼ੁਲ ਸ਼ਰਮਾ ਨੇ ਮਾਈਗੋਵ ਉੱਪਰ ਲਿਖਿਆ ਹੈ ਕਿ ਮੈਨੂੰ ਇਮਤਿਹਾਨਾਂ ਅਤੇ ਐਕਸਾਮ ਵਾਰੀਅਰਜ਼ ਦੇ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਅੰਸ਼ੁਲ ਜੀ ਇਹ ਮੁੱਦਾ ਚੁੱਕਣ ਲਈ ਤੁਹਾਡਾ ਧੰਨਵਾਦ ਹਾਂ ਕਈ ਪਰਿਵਾਰਾਂ ਲਈ ਸਾਲ ਦਾ ਪਹਿਲਾ ਹਿੱਸਾ ਐਕਸਾਮ ਸੀਜ਼ਨ ਹੁੰਦਾ ਹੈ ਵਿਦਿਆਰਥੀ ਉਨ੍ਹਾਂ ਦੇ ਮਾਪਿਆਂ ਤੋਂ ਲੈ ਕੇ ਅਧਿਆਪਕ ਤੱਕ ਸਾਰੇ ਲੋਕ ਇਮਤਿਹਾਨਾਂ ਨਾਲ ਸਬੰਧਿਤ ਕੰਮਾਂ ਵਿੱਚ ਰੁੱਝੇ ਰਹਿੰਦੇ ਹਨ

ਮੇਰੇ ਪਿਆਰੇ ਦੇਸ਼ਵਾਸੀਓ 30 ਜਨਵਰੀ ਪੂਜਨੀਕ ਬਾਪੂ ਦੀ ਬਰਸੀ ਹੈ 11 ਵਜੇ ਪੂਰਾ ਦੇਸ਼ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ ਹੈ ਅਸੀਂ ਵੀ ਜਿੱਥੇ ਹੋਈਏ ਦੋ ਮਿਨਟ ਸ਼ਹੀਦਾਂ ਨੂੰ ਸ਼ਰਧਾਂਜਲੀ ਜ਼ਰੂਰ ਦੇਈਏ ਪੂਜਨੀਕ ਬਾਪੂ ਨੂੰ ਯਾਦ ਕਰੀਏ ਅਤੇ ਪੂਜਨੀਕ ਬਾਪੂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਨਵੇਂ ਭਾਰਤ ਦਾ ਨਿਰਮਾਣ ਕਰਨਾ ਨਾਗਰਿਕ ਹੋਣ ਦੇ ਨਾਤੇ ਆਪਣੇ ਫ਼ਰਜ਼ ਨਿਭਾਉਣੇ ਇਸ ਸੰਕਲਪ ਨਾਲ ਆਓ ਅਸੀਂ ਅੱਗੇ ਵਧੀਏ 2019 ਦੀ ਇਸ ਯਾਤਰਾ ਨੂੰ ਸਫਲਤਾ ਨਾਲ ਅੱਗੇ ਵਧਾਈਏ ਮੇਰੀਆਂ ਤੁਹਾਨੂੰ ਸਾਰਿਆਂ ਨੂੰ ਬਹੁਤਬਹੁਤ ਸ਼ੁਭ ਕਾਮਨਾਵਾਂ
ਬਹੁਤਬਹੁਤ ਧੰਨਵਾਦ